ਨ ਆਪਾ ਕੁਛ ਨੀ ਆਪਣਾ movie ਚਲਦੀ ਪਈ ਸੀ the black prince

ਹਾਂਜੀ ਮਹਾਰਾਜਾ

ਤੇ ਮੈਂ ਵੀ ਬਸ ਦੋ ਦਿਨ ਪਹਿਲਾ ਹੀ ਇਹਦਾ ਮਤਲਬ book ਸੀਗੀ ਮੈਂ read ਕਰ ਰਹੀ ਸੀ ਗੀ ਕਾਫੀ ਕੁਛ ਨਾ ਇਹਨਾਂ ਬਾਰੇ ਪਤਾ ਲੱਗਾ ਤੇ ਮਹਾਰਾਜਾ ਦਲੀਪ ਦਾ ਜਨਮ ਉਹਨਾਂ ਦਾ ਛੇ ਸਤੰਬਰ ਅਹ ਅਠਾਰਾਂ ਸੌ ਅਠੱ ਅਠੱਤੀ ਵਿੱਚ ਹੋਇਆ ਮਹਾ ਆਹ ਮਹਾਰਾਣੀ ਜਿੰਦ ਕੌਰ ਦੇ

ਤੇ ਜਿੰਨਾ ਨੇ ਬਾਅਦ ਚ ਅੱਪਤ ਸ਼ਾਇਦ ਹੀ black prince ਦੇ ਰੂਪ ਚ ਜਾਣਿਆ ਜਾਂਦੇ ਸੀਗੇ,

ਮਹਾਰਾਜਾ ਸੀਗੇ ਤੇ ਮਹਾਰਾਣੀ ਜਿੰਦ ਕੌਰ ਦੀ ਇਕਲੌਤੀ ਸੰਤਾਨ ਮਹਾਰਾਜਾ ਰਣਜੀਤ ਸਿੰਘ ਦੀ ਛੋਟੇ ਬੇਟੇ ਸੀ ਗੇ

ਸੰਨ ਅਠਾਰਾਂ ਸੌ ਉਨੰਜਾ ਦੇ ਵਿੱਚ ਅੰਗਰੇਜਾਂ ਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸਤਾਰਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਗਿਆ ਉਹ ਹੁਣ ਕਿਸੇ ਨੇ ਵੀ ਵਿਆਖਿਆ ਦਾ ਮੋਹਤਾਜ ਨਹੀਂ ਆ ਲਾਰਡ ਡਲਹੌਜੀ ਦੇ ਕੁਟਿਨਤਾ ਨੀਤੀ ਵਰਤਦੇ ਹੋਏ east india company ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤੇ ਮਿਲ ਮਿੱਤਰਤਾ ਤੇ ਕੌਲ ਕਰਾਰਾਂ ਦੇ ਛ ਛਿੱਕੇ ਢੰਗ ਕੇ ਨਾਬਾਲਿਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨੂੰ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ ਉਹ ਇਤਿਹਾਸ ਦੇ ਪੰਨਿਆਂ ਵਿੱਚ ਬਦਨਾਮਨੁਮਾ ਦਾਗ ਬਣਕੇ ਰਹਿ ਗਿਆ ਹੈ। ਹਾਂਜੀ ਤੇ ਆਹੀ ਦਾਨ ਆਹੀ ਦਾਨ ਆ ਭਾਊਰਵਾਲ ਦੇ ਨਾਲ ਅੰਗਰੇਜ਼ਾਂ ਦੀ ਬੇ ਬੇ ਬੇਵਫ਼ਾਈ ਅਹ ਅਹ ਦਾ ਨਾਮ ਜਿਹੜਾ ਭਰੂ ਭਰੂਵਾਲ ਦੇ ਅਨੁਸਾਰ east india ਦੇ ਕੰਪਨੀ ਸਰਕਾਰ ਨੇ ਲਾਹੌਰ ਦਰਬਾਰ ਦੀ ਮਹਾਰਾਣੀ ਜਿੰਦ ਕੌਰ ਹੋਰ ਨਾਬਾਲਿਗ ਮਹਾਰਾਜਾ ਦ ਦਲੀਪ ਸਿੰਘ ਦੇ ਨਾਲ ਵਾਅਦਾ ਕੀਤਾ ਸੀਗਾ ਤੇ ਉਹਨਾਂ ਨੇ ਉਹਨਾਂ ਦੇ ਅਨੁਸਾਰ ਸਥਿਤੀ ਅਨੁਕੂਲ ਹੋਣ ਦਾ ਨਾਬਾਲਿਕ ਅਹ ਨਾਬਾਲਿਗ ਮਹਾਰਾਜਾ ਦੀ ਰਕਸ਼ਾ ਲਈ ਇੱਕ ਮਿੱਤਰ ਅਹ ਹੈਸੀਅਤ ਦੇ ਕੰਪਨੀ ਦੀ ਸਰਕਾਰ ਪ੍ਰਤੀ ਪ੍ਰਤੀਨਿਧੀ ਲਾਹੌਰ ਆਇਆ ਸੀਗਾ ਤੇ ਹੈਸੀਅਤ ਤੇ ਉਹਨਾਂ ਦੇ ਦਰਬਾਰ ਮਾਮਲੇ ਦੀ ਦੇਖਭਾਲ ਵੀ ਕੀਤੀ ਤੇ ਰਾ ਰਾਖੀ ਮਿੱਤਰ ਖੁਦ ਕਰ ਅਹ ਰਕਬ ਰਕੀਬ ਬਣ ਗਏ ਸੀਗੇ ਇਹ ਇਹਮਦਨਾਮੇ ਦੀ ਸਿਆਹੀ ਵੀ ਹਜੇ ਸੁੱਕੀ ਨਹੀਂ ਸੀ ਕੇ ਕੰਪਨੀ ਦੇ ਸ਼ਾਤਰ ਸ਼ਾਸਕਾਂ ਨੇ ਆਪਣੇ ਪਰਮ ਮਿੱਤਰ ਦੀ ਵਿਦਵਾ ਮਹਾਰਾਣੀ ਅਤੇ ਉਸਦੇ ਪੰਜ ਸਾਲਾਂ ਮਸੂਮ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰਾਂ ਦਾ ਬੰਦੀ ਬਣਾ ਕੇ ਉਹਨਾਂ ਤੋਂ ਸਭ ਹੱਕ ਅਖਤਿਆਰ ਖੋਹ ਲਏ, ਪੰਜਾਬ ਨੂੰ ਪੂਰੀ ਤਰਾਂ ਆਪਣੀ ਜਕੜ ਵਿੱਚ ਲੈਣ ਲਈ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਮਸੂਮ ਦਲੀਪ ਸਿੰਘ ਦੇ ਦਿਲ ਵਿੱਚ ਆਪਣੀ ਮਾਤਾ ਲਈ ਨਫਰਤ ਭਰਨੀ ਸ਼ੁਰੂ ਕਰ ਦਿਤੀ ਅਤੇ ਆਖਿਰ ਵਿੱਚ ਮਾਂ ਪੁੱਤਰ ਨੂੰ ਅਲੱਗ ਕਰਕੇ ਕਈ ਤਰਾਂ ਦੇ ਝੂਠੇ ਇਲਜਾਮ ਲਗਾ ਕੇ ਪੰਜਾਬ ਦੀ ਜਿੰਦ ਕੌਰ ਨੂੰ ਸ਼ੇਖੁਪੁਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਮਸੂਮ ਦਲੀਪ ਸਿੰਘ ਨੂੰ ਓਹਦੇ ਆਪਣਿਆਂ ਤੋਂ ਵਿਛੜ ਕੇ ਪੰਜਾਬ ਦੀ ਧਰਤੀ ਤੋਂ ਦੂਰ UP ਵਿੱਚ ਫਤਹਿਗੜ੍ਹ ਦੇ ਮੁਕਾਮ ਤੇ ਸ਼੍ਰੀ ਮਾਨ ਅਤੇ ਸ਼੍ਰੀ ਲਗਾਨ ਦੀ ਨਿਗਾਹ ਹੇਠ ਛੱਡ ਦਿੱਤਾ ਉਹਨਾਂ ਨੂੰ ਇਹ ਵੀ ਹਿਦਾਇ ਹਿਦਾਇਤਾਂ ਦਿੱਤੀਆਂ ਕੇ ਹੋਲੀ ਹੋਲੀ ਦਲੀਪ ਸਿੰਘ ਨੂੰ ਵਰਗਲਾ ਕੇ ਈਸਾਈ ਧਰਮ ਗ੍ਰਹਿਣ ਕਰਨ ਲਈ ਤਿਆਰ ਕਰਨਾ, ਇਹ ਦੋਵੇਂ ਕਾਰਜ ਪੂਰੇ ਕਰਨ ਪਿੱਛੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਹਾਂਜੀ ਤੇ ਪੰਜਾਬ ਦੀ ਗਰੀਬੀ ਅਭੀ ਅਹ ਹਜੇ ਵੀ ਪੂਰੀ ਤਰਾਂ ਖਤਮ ਨਹੀਂ ਹੋਈ ਸੀਗੀ, ਤੇ ਅਭੀ ਵੀ ਹੁਣੇ ਵੀ ਮਤਲਬ ਬਹੁਤ ਹੀ ਨੇਕ ਲੋਕ ਲੋਕ ਸੀਗੇ ਜੋ ਇਸ ਜ਼ੁਲਮ ਔਰ ਅਨਿਆਏ ਦੇ ਅੱਗੇ ਝੁਕਣ ਲਈ ਤਿਆਰ ਨਹੀਂ ਸੀਗੇ ਜਿਵੇਂ ਮਹਾਰਾਣੀ ਜਿੰਦ ਕੌਰ ਸਾਹ ਤੇ ਮੌਕੇ ਦੀ ਤਲਾਸ਼ ਜਰੂਰ ਸੀ ਗੀ ਤੇ ਜਦ ਸ਼ੇਖਪੁਰੇ ਦੇ ਕਿਲ੍ਹੇ ਦੇ ਵਿੱਚ ਕੈਦ ਮਹਾਰਾਣੀ ਸਥਾਪਿਤ ਬ ਦੇ ਬਾਰੇ ਪਤਾ ਚਲਿਆ ਤੇ ਉਹਨੇ ਉਸ ਸਥਿਤੀ ਨੂੰ ਘਾਇਲ ਸ਼ੇਰਨੀ ਦੀ ਤਰਾਂ ਕੀਤੀ ਜੋ ਪਿੰਜਰੇ ਦੀ ਵਿੱਚ ਤੜਫਦੀ ਰਹੀ ਤੇ ਉਹਨਾਂ ਨੇ ਕਈ ਅੰਨੇ ਅਨੇਕ ਲੋਕਾਂ ਦੇ ਤਰਾਂ ਇਹ ਇਹ ਪ੍ਰਣ ਲੀਤਾ ਕੀ ਇਹ ਜਦ ਜਦੋਂ ਤੱਕ ਚੈਨ ਨਹੀਂ ਮਿਲੇ ਚੈਨ ਨਹੀਂ ਬੈਠਣਗੇ ਜਦ ਤਕ ਤਦ ਸਰਕਾਰ ਜਾਂ ਯ ਇੱਥੇ ਪਿਆਰਾ ਪੰਜਾਬ ਅਹ ਅਹ ਅੰਗਰੇਜੋ ਨੇ ਨਾਪਕ ਨਾਪਕਾਂ ਦੇ ਕਦਮਾਂ ਵਿੱਚ ਤੋੜ ਨਹੀਂ ਦਿੱਤਾ।

ਭਗਤੀ ਦਾ ਜਜਬਾ ਉਸਦੇ ਅੰਦਰ ਘੁੱਟ ਘੁੱਟ ਕੇ ਭਰਿਆ ਹੋਇਆ ਸੀ ਇਸ ਵੱਡੇ ਖਤਰੇ ਨੂੰ ਟਾਲਣ ਲਈ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੁਪੁਰੇ ਦੇ ਕਿਲ੍ਹੇ ਵਿੱਚੋਂ ਕੱਢਕੇ ਦੂਰ ਬਨਾਰਸ ਵਿੱਚ ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕਰਨ ਦਾ plan ਬਣਾਇਆ ਮਹਾਰਾਣੀ ਨੇ ਬਥੇਰਾ ਰੌਲਾ ਪਾਇਆ ਅਰਜ਼ੀਆਂ ਦਿੱਤੀਆਂ ਵੱਡੀ ਸਰਕਾਰ ਨਾਲ ਕੀਤੀ ਇਕਰਾਰ ਦਾ ਵਾਸਤਾ ਪਾਇਆ ਪਰ ਜਦੋ ਕਾਤਲ ਹੀ ਮੁਨਸਿਫ ਹੋਣ ਤਾਂ ਫੇਰ ਕੌਣ ਸੁਣੇ ਹਨਾਂ ਆਖਿਰ ਸਰਕਾਰ ਅੰਗਰੇਜ਼ੀ ਦੇ ਭਲੇ ਲਈ ਮਹਾਰਾਣੀ ਜਿੰਦ ਕੌਰ ਨੂੰ ਓਹਦੀਆਂ ਕੁਝ ਗਲ ਗੋਲੀਆਂ ਸਮੇਤ ਚੁਨਾਰ ਦੇ ਕਿਲ੍ਹੇ ਵਿੱਚੋਂ ਭੇਜ ਦਿੱਤਾ ਗਿਆ

ਹਾਂਜੀ ਤੇ ਜਿਹੜੇ ਅੰਗਰੇ ਅੰਗਰੇਜ਼ੀ ਰਾਜ ਦੇ ਇਸ ਅਨਿਆਏ ਤੇ ਅਤਿਆਚਾਰ ਦੇ ਖਿਲਾਫ ਕੁਛ ਧਰਮ ਪ੍ਰਨਿਆਣ ਲੋ ਲੋਕਾਂ ਨੂੰ ਦਿਲਾਂ ਵਿੱਚ ਗੁੱਸਾ ਆਉਣ ਵਾਲੀ ਮਹਾਰਾਣੀ ਜਿੰਦ ਕੌਰ ਨੂੰ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਠਾਕਰਾ ਸਿੰਘ ਸੰਘਾਂ ਅਰ ਸੰਘਾਂਵਾਲੀਆ ਦਾ ਨਾਮ ਵਰਨਣ ਕੀਤਾ ਤੇ ਠਾਕਰ ਸਰਦਾਰ ਸਿੰਘ ਬੜਾ ਹੀ ਤਿੱਖੜ ਬੁੱਧੀ ਵਾਲਾ ਤੇ ਰੋਸ਼ਨ ਦਿਮਾਗ ਇਨਸਾਨ ਸੀ, ਉਸਦੀ ਇਹ ਪੱਕੀ ਰਾਇ ਸੀ ਕੇ ਖਾਲਸਾ ਪੰਥ ਸਤਿਗੁਰਾਂ ਦੇ ਦਰਸਾਏ ਮਾਰਗ ਤੋਂ ਥਿੜਕਣ ਕਰਕੇ ਹੀ ਮਧਭਾਗੀਆਂ ਦਾ ਸ਼ਿਕਾਰ ਹੋ ਗਿਆ। ਉਸਨੇ ਕੌਮ ਵਿੱਚ ਸੁਧਾਰ ਕਰਨ ਦੀ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉੱਚੀਆਂ ਸਕਤੀਰਤਾਂ ਬੁੱਧੀਜੀਵਾਂ ਨੂੰ ਇਕਤਰਿਤ ਕਰਕੇ ਅਠਾਰਾਂ ਸੌ ਬਹੱਤਰ ਵਿੱਚ ਸ਼੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਅਤੇ ਵਜੂਦ ਦੀ ਕਾਇਮ ਮੀ ਇਕਾਮੀ ਲਈ ਜਬਰਦਸਤ ਲਹਿਰ ਚਲਾਈ ਸੀ।

ਸੰਧਾਂਵਾਲੀਆ ਸਰਦਾਰ ਆਪਣੇ ਮੁੱਢਲੇ ਕਾਰਜ ਸ਼ੇਤਰ ਵਿੱਚ ਜੁੜ ਗਏ ਸੀਗੇ ਤੇ ਇਸ ਕਾਰਜ ਲਈ ਉਹਨਾਂ ਨੇ ਆਪਣੇ ਕੁਛ ਵਿਸ਼ਵਾਸ ਪਾਤਰ ਸਾਥੀਆਂ ਦੇ ਨਾ ਸਾਥੀਆਂ ਦੇ ਨਾਂ ਲਿਖਕੇ ਇੱਕ ਗੁਪਤ ਦਲ ਦਾ ਗਠਨ ਕੀਤਾ ਜਿਹਦਾ ਜਿਸਦਾ ਉਦੇਸ਼ ਅੰਗਰੇਜਾਂ ਨੂੰ ਅਹ ਅੰਗਰੇਜਾਂ ਕੋਲ ਜਿਹੜਾ ਪੰਜਾਬ ਦੇ ਖਦੇਣ ਦਾ ਇੱਕ ਘਰ ਮਹਾਰਾਜਾ ਦਲੀਪ ਸਿੰਘ ਜੀ ਸ਼ਤਰ ਛਾਇਆ ਹਾਂਜੀ ਛਤਰ ਛਾ ਅਹ ਛਾਇਆ ਵਿੱਚ ਖਾਲਸਾ ਦੀ ਸਥਾਪਨਾ ਕੀਤੀ ਸੀਗੀ ਤੇ ਏ ਏ ਇਸ ਇਸ ਭਾਈ ਸਾਹਿਬ ਗਿਆਨੀ ਗਿਆਨੀ ਪਰ ਪ੍ਰਤਾਪ ਸਿੰਘ ਜੀ ਬਾਵਾ ਯੁੱਧ ਬੁੱਧ ਸਿੰਘ ਜੀ ਰਿਟਾਇਰ

ਹਾਂਜੀ ਹਾਂਜੀ ਪੰਜਾਬ ਸਰਕਾਰ ਵੀ ਹੁਣ ਕਿਸੇ ਤਰਾਂ ਅਵੇਸਲੀ ਨਹੀਂ ਸੀ ਤੇ ਉਹ ਹੁਣ ਸੰਧਾਵੇ ਲਈ ਸਰਦਾਰ ਤੇ ਉਹਨਾਂ ਦੇ ਸਾਥੀਆਂ ਦੀਆਂ ਸਰਗਰਮੀਆਂ ਤੇ ਕੜੀ ਨਜਰ ਰੱਖ ਰਹੀ ਸੀ ਸਰਦਾਰ ਠਾਕੁਰ ਸਿੰਘ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਯੋਜਨਾਬੰਦ ਤਰੀਕੇ ਨਾਲ ਅੰਮ੍ਰਿਤਸਰ ਵਿੱਚ extra assistant commissioner ਯੁਕਤ ਕਰ ਦਿੱਤਾ ਤੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ member ਨਾਮਜ਼ਦ ਕਰ ਦਿੱਤਾ ਪਰ ਇਹ ਗੱਲ ਬਹੁਤ ਦੇਰ ਤੱਕ ਨਾ ਚੱਲ ਸਕੀ ਤੇ ਆਖਿਰ ਸਰਕਾਰ ਨੇ ਇਸ ਨਿਯੁਕਤੀ ਨੂੰ ਮੁਕ ਮਨਸੂਖ ਕਰ ਦਿੱਤਾ ਤੇ ਸਰਦਾਰ ਦੀ ਸਾਰੀ ਜਾਇਦਾਦ ਸਰਕਾਰੀ ਕਬਜੇ ਹੇਠ ਲੈ ਆਂਦੀ ਸੰਧਾਂਵਾਲੀਆ ਸਰਦਾਰ ਡੋਲਿਆ ਨਹੀਂ ਸਗੋਂ ਹੁਣ ਮਜਬੂਤੀ ਨਾਲ ਆਪਣੇ ਕਾਰਜ ਵਿੱਚ ਜੁੱਟ ਗਿਆ, ਹੁਣ ਉਹ ਕਿਸੇ ਨਾ ਕਿਸੇ ਤਰਾਂ ਦਾ ਮਹਾਰਾਜਾ ਦਲੀਪ ਸਿੰਘ ਨੂੰ ਵਲੈਤ ਨਾਲ ਸੰਪਰਕ ਕਾਇਮ ਕਰ ਲਿਆ ਤੇ ਮਹਾਰਾਜੇ ਨੂੰ ਅੰਗਰੇਜਾਂ ਵਿਰੁੱਧ ਬਗਾਵਤ ਕਰਨ ਲਈ ਪ੍ਰੇਰਿਆ ਤੇ ਮੁੜ ਆਪਣੇ ਪਿਤਾ ਪੁਰਖੀ ਧਰਮ ਨੂੰ ਗ੍ਰਹਿਣ ਕਰਨ ਦਾ ਉਤਸਾਹ ਦਿੱਤਾ ਇਸ ਦੌਰਾਨ ਮਹਾਰਾਣੀ ਜਿੰਦ ਕੌਰ ਨੇ ਕਿਸੇ ਤਰਾਂ ਆਪਣੀ ਦਾਸੀ ਮੰਗਲਾਂ ਦੀ ਸਹਾਇਤਾ ਨਾਲ ਚੁਨਾਰ ਦੇ ਕਿਲ੍ਹੇ ਵਿੱਚੋਂ ਫਰਾਰ ਹੋਕੇ ਇੱਕ ਭਿਖਾਰਣ ਦੀ ਹਾਲਤ ਵਿੱਚ ਨੇਪਾਲ ਪੁੱਜਣ ਵਿੱਚ ਕਾਮਯਾਬ ਹੋ ਗਈ। ਜਿੱਥੇ ਨੇਪਾਲ ਦੇ ਰਾਣਾ ਨੇ ਉਸਨੂੰ ਸ਼ਾਹੀ ਮਹਿਮਾਨ ਵਜੋਂ ਆਦਰ ਦਿੱਤਾ, ਕੁੱਝ ਸਮਾਂ ਬਤੀਤ ਪਿੱਛੋਂ ਨੇਪਾਲ ਦੇ ਰਾਣਾ ਰਾਣਾ ਨੇ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਨੂੰ ਰਜ਼ਾਮੰਦ ਕਰ ਲਿਆ ਕੇ ਮਹਾਰਾਣੀ ਜਿੰਦਾਂ ਨੂੰ ਵਾਪਸ ਭਾਰਤ ਆਕੇ ਵਸਣ ਦੀ ਆਗਿਆ ਦੇ ਦਿੱਤੀ ਜਾਵੇ ਤੇ ਮਾਂ ਤੇ ਪੁੱਤਰ ਦਾ ਮਿਲਾਪ ਵੀ ਕਰਾਉਣ ਲਈ ਵੀ ਮਣਾ ਲਿਆ ਸੀ, ਹਾਂਜੀ ਜਿੱਥੇ ਨੇਪਾਲ ਦੇ ਰਾਣਾ ਨੇ ਉਹਨਾਂ ਨੂੰ ਰਾਜੀ ਕੀ ਰਾਜਕੀਯ ਅਤਿਥੀ ਦੇ ਰੂਪ ਵਿੱਚ ਸਨਮਾਨਿਤ ਕੀਤਾ ਤੇ ਕੁਛ ਸਮੇਂ ਬਿਤਾ ਬਿਤਣੇ ਬਿਤਾਣੇ ਦੇ ਬਾਅਦ ਨੇਪਾਲ ਦੇ ਰਾਣਾ ਦੇ ਭਾ ਭਾਰਤ ਦੇ ਬ੍ਰਿਟਿਸ਼ ਸਰਕਾਰ ਨੇ ਮਹਾਰਾਣੀ ਭਾਰਤ ਵਾਪਸ ਆਉਣ ਵਾਲੀ ਆਉਣ ਦੀ ਅਨੁਮਤੀ ਦੇਣ ਲਈ ਰਾਜਾ ਅਹ ਰਾਜੀ ਦੀ ਰਾਜੀ ਕੀਤਾ ਗਿਆ ਤੇ ਉਹਨਾਂ ਦੇ ਬੇਟੇ ਤੇ ਮਾਂ ਨੂੰ ਫਿਰ ਤੋਂ ਮਿਲਾਉਣ ਦੀ ਮਿਲਾਉਣ ਲਈ ਰਾਜੀ ਕੀਤਾ ਗਿਆ ਸੀ ਤੇ ਜਿੱਥੇ ਜਿੱਥੇ ਨੇਪਾਲ ਦੇ ਰਾਣਾ ਨੇ ਉਹਨਾਂ ਨੇ ਓਹਨੂੰ ਰਾਜਕੀਏ ਅਤਿਥੀ ਦੇ ਰੂਪ ਵਿੱਚ ਸਨਮਾਨਿਤ ਕੀਤਾ ਤੇ ਕੁਛ ਸਮੇਂ ਬਿਤਾਉਣ ਦੇ ਬਾਅਦ ਨੇਪਾਲ ਦੇ ਰਾਣਾ ਭਾਰਤ ਬ੍ਰਿਟਿਸ਼ ਸਰਕਾਰ ਨੂੰ ਮਹਾਰਾਣੀ ਅਹ ਮਹਾਰਾਣੀ ਨੂੰ ਵਾਪਸ ਲਿਆਉਣ ਦੀ ਅਨੁਮਤੀ ਦਿੱਤੀ ਗਈ ਤੇ ਮਹਾਰਾਣੀ ਜਿੰਦ ਕੌਰ ਔਰ ਦਲੀਪ ਸਿੰਘ ਦੀ ਮਿਲਾ ਮਿਲਾਪ ਜਦੋਂ ਮਹਾਰਾਣੀ ਜਿੰਦ ਕੌਰ ਨੇਪਾਲ ਤੋਂ ਕਲਕੱਤਾ ਪਹੁੰਚੀ ਤੇ ਉੱਥੇ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਵੈਲਟੇ ਵਿਚ ਕਲਕੱਤਾ

ਸਪੈਨਿਸ਼ ਵਿੱਚ ਹੋਈ ਮੁਲਾਕਾਤ, ਮੁੱਦਤ ਤੋਂ ਹੋਈ ਵਿਛੜਿਆਂ ਨੂੰ ਨ ਨਜਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤ ਨੂੰ ਪੂਰੀ ਤਰਾਂ ਪਹਿਚਾਣ ਕਰਨ ਤੋਂ ਅਸਮਰੱਥ ਸੀ ਜੱਫੀ ਵਿੱਚ ਲੈਕੇ ਜਦ ਪਿਆਰ ਨਾਲ ਉਹਨੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤਾਂ ਉਸ ਦੇ ਮਤਲਬ ਦੁੱਖੜੇ ਸਾਰੇ ਕਹਿਲੋ ਮਤਲਬ ਰੋਣ ਲੱਗੀ ਤੇ ਉਹ ਇੱਕ ਗਸ਼ ਖਾਕੇ ਡਿੱਗ ਪਈ ਸੀ ਉਸ time ਤੇ ਉਹਨਾਂ ਨੇ ਮਤਲਬ ਇੱਕਤੀ ਮਾਰਚ ਅਠਾਰਾਂ ਸੌ ਛਿਆਸੀ ਨੂੰ ਦਲੀਪ ਸਿੰਘ ਲੰਡਨ ਤੋਂ ਭਾਰਤ ਜਹਾਜ਼ ਵਿੱਚ ਵਾਪਸ ਹੋਕੇ ਆਇਆ ਸੀ ਮਹਾਰਾਜੇ ਦੀ ਵਾਪਸੀ ਦੀ ਖਬਰ ਸੁਣਕੇ ਹੀ ਪੰਜਾਬ ਵਾਸੀਆਂ ਦੇ ਵਿੱਚ ਇੱਕ ਕਹਿਲੋ ਅਹ ਖੁਸ਼ੀ ਦੀ ਲਹਿਰ ਦੌੜ ਗਈ ਸੀ ਹਨਾਂ ਤੇ ਜਿੰਨਾ time ਮਤਲਬ ਇਹ ਬਾਹਰ ਵੀ ਰਹੇ ਉਸਤੋਂ ਬਾਅਦ ਵੀ ਇਹਨਾਂ ਨੂੰ ਅਹ ਕਾਫੀ ਸਮੇਂ ਤਕ ਮਿਲਣ ਨਹੀਂ ਸੀ ਦਿੱਤਾ ਗਿਆ ਦੋਨਾਂ ਨੂੰ ਮਾਂ ਪੁੱਤ ਨੂੰ ਤੇ ਅਹ ਇਹਨਾਂ ਦਾ ਜੋ ਹੈਗਾ ਵਾ ਅੰਤ ਦੀ ਜਹ ਜਿਹੜੀ ਇਹਨਾਂ ਦੀ ਹੈਗੀ ਆ ਮਾਂ ਦਾ ਵਿਛੋੜਾ ਵੀ ਮਾਤਾ ਵੀ ਵਿਛੋੜਾ ਦੇ ਚੁੱਕੀ ਸੀ ਇਹਨਾਂ ਨੂੰ ਰੂਸ ਤੋਂ ਵਾਪਸੀ ਪਿੱਛੋਂ ਇਹਨਾਂ ਨੂੰ ਤਕਲੀਫ ਦਾ ਬੜਾ ਸਖਤ ਦੌਰ ਪਿਆ ਤੇ ਤਿੰਨ ਸਾਲ ਤੋਂ ਬਾਅਦ ਉਹ

ਤੇ ਲਗਾਕੇ ਦ ਦਿਲ ਵਿੱਚ ਆਸ ਰੱਖਕੇ ਗਰੀਬੀ ਦੀ ਹਾਲਤ ਵਿੱਚ ਬਾਈ ਅਕਤੂਬਰ ਅਠਾਰਾ ਸੌ ਤਰਾਨਵੇਂ ਨੂੰ ਪੈਰਿਸ ਦੇ ਇੱਕ hotel ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਤੇ ਓਹਨੂੰ ਮਤਲਬ ਆਪਣੀ ਮਾਤਾ ਦੀ ਬਹੁਤ ਜ਼ਿਆਦਾ ਓਹਨੂੰ ਅਫਸੋਸ ਸੀਗਾ ਵੀ ਮੈਂ ਆਪਣੀ ਮਾਤਾ ਨੂੰ ਲੈਕੇ ਨਹੀਂ ਗਿਆ ਤੇ ਖੁਦ ਨੀ ਜਾ ਸਕਿਆ ਹਨਾਂ ਪੰਜਾਬ ਵਾਪਸ ਮਤਲਬ ਕਾਫੀ ਵਧੀਆ ਸੁਣਾਯਾ story ਬਾਰੇ ਪੜ੍ਹਿਆ ਆਪਾਂ ਹੈਨਾ ਹਾਂਜੀ ਹਾਂਜੀ ਬਿਲਕੁਲ ਮਿੰਨੀ ਕੋਈ ਹੋਰ topic ਹੋਵੇ ਦੀਦੀ ਕਰਿਓ ਮੈਨੂੰ call

ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹਰਜੋਤ ਕੌਰ ਹੈ, ਮੈਂ ਮਦਨਪੁਰ ਪਿੰਡ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਅੱਜ ਦੇ ਬੋਲਣ ਦਾ ਵਿਸ਼ਾ ਹੈ, ਗੁਰੂ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ, ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਦੇ ਮਗਰੋਂ ਆਪ ਦੀ ਕੁਰਬਾਨੀ ਨਾਲ ਭਾਰਤ ਵਿੱਚ ਦੱਬੀ-ਕੁਚਲੀ ਅਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੌਮ ਆਪਣੇ ਹੱਕਾਂ ਲਈ ਜ਼ੁਲਮ ਨਾਲ ਟੱਕਰ ਲੈਣ ਅਤੇ ਕੁਰਬਾਨੀਆਂ ਦੇਣ ਵਿੱਚ ਤਿਆਰ-ਬਰ ਅਤੇ ਹੋ ਗਈ ਗੁਰੂ ਤੇਗ ਬਹਾਦਰ ਜੀ ਦਾ ਜਨਮ ਇੱਕ ਅਪ੍ਰੈਲ ਸੌਲਾ ਸੌ ਇੱਕੀ ਈਸਵੀ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ ਅਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਸੰਤ-ਸਰੂਪ, ਅਡੋਲ ਚਿੱਤ, ਗੰਭੀਰ ਅਤੇ ਨਿਰਭੈ ਸੁਭਾਅ ਦੇ ਮਾਲਕ ਸਨ। ਆਪ ਕਈ-ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਹਨ। ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਆਪ ਨੂੰ ਵਿੱਦਿਆ ਆਪਣੇ ਦੇਖ-ਰੇਖ ਅਤੇ ਹੇਠ ਦਿਵਾਈ ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ ਅਤੇ ਸ਼ਸ਼ਤਰਧਾਰੀ, ਧਰਮ ਵਿੱਚ, ਰਾਜਨੀਤਿਕ ਵਿੱਚ ਨਿਪੁੰਨ ਸਨ। ਸੋਲਾਂ ਸੌ ਚੌਂਤੀ ਈਸਵੀ ਵਿੱਚ ਆਪ ਜੀ ਨੇ ਆਪਣੇ ਪਿਤਾ ਜੀ ਨੂੰ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ। ਆਪ ਜੀ ਦਾ ਵਿਆਹ ਸੋਲਾਂ ਸੌ ਚੌਂਤੀਂ ਈਸਵੀ ਵਿੱਚ ਮਾਤਾ ਗੁਜਰੀ ਨਾਲ ਹੋਇਆ।

ਸਮਾਉਣ ਮਗਰੋਂ ਆਪ ਪਿੰਡ ਦੇ ਬਕਾਲਾ ਵਿੱਚ ਆ ਗਏ ਅਤੇ ਉੱਥੇ ਵੀਹ ਸਾਲ ਭੋਰੇ ਬੈਠ ਕੇ ਸਿਮਰਨ ਕਰਦੇ ਰਹੇ। ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸੰਗਤ ਨੂੰ ਬਾਬੇ ਕਮਾਲੇ ਵਿੱਚ ਕਹਿ ਕੇ ਆਪ ਜੀ ਨੂੰ ਗੁਰੂ-ਗੱਦੀ ਸੌਂਪੀ। ਪਰ ਆਪ ਨੇ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਗੁਰੂ ਤੇਗ ਬਹਾਦਰ ਜੀ ਨੇ ਦੂਰ ਦੂਰ ਤੱਕ ਧਰਮ ਦਾ ਪ੍ਰਚਾਰ ਕੀਤਾ ਆਪ ਨੇ ਸਪੁੱਤਰ ਗੋਬਿੰਦ ਰਾਏ ਨੂੰ ਸਿਦਕ ਵਿਰਤਾ ਵਿੱਚ ਪ੍ਰਵਿਰਤਤ ਵਿੱਚ ਵਿੱਚ ਢਾਲਿਆ ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਅਤੇ ਫਿਰ ਕਹਿਲੂਰ ਨੇ ਰਾਜੇ ਤੋਂ ਜ਼ਮੀਨ ਖਰੀਦ ਕੇ

ਫਰਿਆਦ ਕੀਤੀ। ਬਾਲਕ ਗੁਰੂ ਗੋਬਿੰਦ ਰਾਏ ਦੀ ਬੇਨਤੀ, ਗੁਰੂ ਤੇਗ ਬਹਾਦਰ ਜੀ ਦੀ ਤਿਲਕ-ਜਿਉਂ ਵਿੱਚ ਰਾਖਵੀਂ ਲਈ ਆਪਣੀ ਕੁਰਬਾਨੀ ਲਈ ਤਿਆਰ ਹੋ ਗਏ। ਇਸ ਪਿੱਛੋਂ ਆਪ ਧਰਮ ਪ੍ਰਚਾਰ ਕਰਦੇ ਹੋਏ ਆਗਰਾ ਪੁੱਜੇ। ਇੱਥੇ ਗੁਰੂ ਜੀ ਨੂੰ ਉਹਨਾਂ ਦੇ ਪੰਜ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਵਿੱਚ ਮਸਜਿਦ ਦੇ ਨੇੜੇ ਇੱਕ ਧਲੀ ਹੋਈ ਇਮਾਰਤ ਵਿੱਚ ਕੈਦ ਰੱਖਿਆ ਗਿਆ ਆਪ ਦੁਆਰਾ ਹਕੂਮਤ ਦੀ ਨੀਤੀ ਨੂੰ ਇਨਸਾਨ ਧਰਮ ਕਬੂਲ ਕਰਨ ਨਾ ਕਰਨ ਕਰਕੇ ਆਪ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਅਨੇਕਾਂ ਕਸ਼ਟ ਦਿੱਤੇ ਪਰ ਆਪ ਅਡੋਲ ਰਹੇ ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਹੀ ਆਪਣੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਨੇ ਆਰੇ ਨਾਲ ਚੀਰ ਦਿੱਤਾ, ਭਾਈ ਮਤੀ ਦਾਸ ਨੇ ਆਪਣੇ ਟੁੱਕੜਿਆਂ ਨੂੰ ਹੇਠ ਵਿੱਚ, ਭਾਈ ਦਿਆਲ ਨੂੰ ਕਿਹਾ, ਕਿ ਉਹ ਉੱਥੇ ਹੀ ਜਾ ਕੇ ਰਹਿਣਗੇ ਅਤੇ ਉੱਥੇ ਹੀ ਆਪਣਾ

ਅੰਤ ਗੁਰੂ ਸ਼ਹੀਦੀ ਦੇਣ ਵਿੱਚ ਤਿਆਰ ਹੋ ਗਏ, ਆਪ ਇਨਸਾਨ ਕਰਕੇ ਬੋਹੜ ਵਿੱਚ ਬੈਠ ਗਏ, ਆਪ ਨੇ ਜਪੁਜੀ ਸਾਹਿਬ ਨੂੰ ਪਾਠ ਕਰਨ ਦੇ ਉਪਰੰਤ ਪ੍ਰਮਾਤਮਾ ਅੱਗੇ ਸਿਰ ਨਿਵਾਇਆ, ਅਤੇ ਜਲਾਦ ਨੇ ਤਲਵਾਰ ਨਾਲ ਆਪ ਜੀ ਨੂੰ ਸਿਰ ਧੜ ਨਾਲ ਵੱਖ ਕਰ ਦਿੱਤਾ ਇਸ ਤਰ੍ਹਾਂ ਆਪ ਨੇ ਸ਼ੀਸ਼ ਦਿੱਤਾ ਪਰ ਸ਼ੀਸ਼ ਨਾ ਦਿੱਤਾ,

ਇੱਥੇ ਹਜ਼ਾਰਾਂ ਸ਼ਰਧਾਲੂਆਂ ਸ਼ਾਹਿਬਜ਼ਾਦਿਆਂ ਅਤੇ ਸਰਤਾਜ਼ ਹਿੰਦ ਦੀ ਚਾਦਰ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਜੀ ਦੀ ਸਰਧਾਂਜ਼ਲੀ ਭੇਂਟ ਕਰਨ ਲਈ ਪੁੱਜਦੇ ਹਨ। ਗੂਰ ਜੀ ਬਾਣੀ ਸ਼ਾਤੀ ਵਾਲੀ ਅਤੇ ਪ੍ਰਮਾਤਮਾ ਗੀਤ ਗਾਉਣ ਵਾਲੀ ਪ੍ਰੇਰਨਾ ਹੈ ਗੁਰੂ ਜੀ ਨੇ ਆਪਣੇ ਕ ਗੁਰੂ ਕਾਲ ਦੇ ਦਸਾਂ ਵਰ੍ਹਿਆਂ ਵਿੱਚ ਉਨੰਜ਼ਾ ਸ਼ਬਦ ਸਤਵੰਜ਼ਾਂ ਸਲੋਕਾਂ ਦੀ ਰਚਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇਹਨਾ ਮਹਾਨ ਹੌਲੇ ਵੇਲੇ ਕਾਰਵਾਈ ਆਪਣੇ ਆਪ ਨੂੰ ਸਾਰੀ ਰਚਨਾ ਪੰਜਾਬੀ ਵਿੱਚ ਬ੍ਰਜ ਵਿੱਚ ਕੀਤੀ ਹੈ ਆਪਣੇ ਆਪ ਦੀ ਮੁੱਖ ਸਵੈ ਵਿਰਾਗ ਅਤੇ ਭਗਤੀ ਹੈ, ਸੰਸਾਰਿਕ ਪ੍ਰਕਿਰਤੀ ਅਤੇ ਮਾਇਆ ਹੈ। ਕਿਉਂਕਿ ਸਭ ਤੋਂ ਉੱਤਮ ਪਦਾਰਥ ਹਰਿ ਭਗਤੀ ਹੈ ਅਤੇ ਮਨੁੱਖ ਨੂੰ ਕਲਿਆਣ ਇਸੇ ਰਾਹੀ ਵੀ ਸੰਭਵ ਹੈ, ਗੁਰੂ ਸਾਹਿਬ ਨਾ ਕਿਸੇ ਨੂੰ ਭੈਅ ਦੇਣ, ਨਾ ਹੱਕ ਵਿੱਚ ਸਨ। ਅਤੇ ਨਾ ਹੀ ਕਿਸੇ ਦੇ ਭੈਅ ਮੰਨਣ ਲਈ ਤਿਆਰੀ ਸਨ । ਇਸ ਤਰ੍ਹਾਂ ਉਹਨਾ ਦੀ ਵਿਰਾਮੀ ਭਗਤੀ ਵਿੱਚ ਆਤਮ ਅਤੇ ਗੌਰਵ ਝਲਕ ਸਪੱਸ਼ਟ ਹੁੰਦੀ ਹੈ, ਢੁਕਵੇਂ ਸ਼ਬਦ ਚੋਣ ਅਤੇ ਆਤਮ ਅਨੁਭਵ ਵਿੱਚ ਓਤ ਪੋਤ ਅਤੇ ਆਪਣੇ ਦੀ ਬਾਣੀ ਇਤਨੀ ਸਪੱਸ਼ਟ ਅਤੇ ਸਰਲ ਲਈ, ਲੋਕਾਂ ਹੈ ਕਿ ਉਸਦਾ ਅਖਾਣਾਂ ਵਜੋਂ ਯਾਦ ਕੀਤਾ ਹੋਇਆ ਹੈ ਸਾਜੋ ਮਨ ਦਾ ਸ਼ਬਦ, ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ, ਇਸ ਵਿੱਚ ਗੁਰੂ ਤੇਗ ਬਹਾਦਰ ਅਧਿਆਤਮਿਕ ਮਾਰਗ ਉੱਤੇ ਚੱਲਣ ਦੀ ਵਿਧੀ ਦਾ ਵਰਣਨ ਕਰਦੇ ਹੋਏ, ਆਖਦੇ ਹਨ ਕਿ ਸੰਤ ਨੂੰ ਹੰਕਾਰ ਛੱਡ ਦੇਣਾ ਚਾਹੀਦਾ ਹੈ ਕਾਮ ਅਤੇ ਕ੍ਰੋਧ ਭੈੜੇ ਮਨੁੱਖ ਦੇ ਸੰਗਤ ਵਰਗੇ ਹੀ ਹਨ l ਇਹਨਾ ਤੋਂ ਰਾਤ ਦਿਨ ਪਰ੍ਹਾਂ ਰਹਿਣਾ ਚਾਹੀਦਾ ਹੈ ਜਿਹੜਾ ਮਨੁੱਖ ਦੁੱਖ ਸੁੱਖ ਅਤੇ ਮਾਨ ਅਪਮਾਨ ਵਰਗੇ ਬਰਾਬਰ ਸਮਝਦਾ ਹੈ ਇਹਨਾ ਨੂੰ ਪ੍ਰਭਾਵ ਕਬੂਲ ਨਹੀਂ ਕਰਦਾ, ਪਰ ਸੰਸਾਰ ਵਿੱਚ ਜੀਵਨ ਅਤੇ ਅਸਲ ਭੇਤ ਨੂੰ ਸਮਝ ਲੈਂਦਾ ਹੈ, ਉਹ ਮਨੁੱਖ ਅਸਲੀਅਤ ਵਿੱਚ ਹੀ ਲੱਭ ਲੈਂਦਾ ਹੈ ਜਿਹੜਾ ਨਾ ਕਿਸੇ ਦੀ ਉਸਤਤ ਕਰਦਾ ਹੈ, ਨਾ ਨਿੰਦਿਆ ਕਰਦਾ ਹੈ।

ਖੇਡ ਸਕਦਾ ਹੈ l ਗੁਰੂ ਜੀ ਆਖਦੇ ਹਨ ਕਿ ਇਹ ਸੰਤ ਜਾਨੋ ਪ੍ਰਮਾਤਮਾ ਜਗਤ ਨੇ, ਇਹ ਰਚਨਾ ਦਿੱਤੀ ਹੈ ਭਾਵ ਉਸਨੂੰ ਸਮਝਦਾ ਹੈ ਕਿ ਉਸਨੇ ਮਰਨਾ ਹੀ ਨਹੀਂ ਦੇਖ ਕੇ ਅਸੀਂ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਹੀ ਸਮਝਦੇ ਹਨ ਅਸਲ ਵਿੱਚ ਇਹ ਜਾਣਦੇ ਹਨ ਕਿ ਕਾਮ, ਕ੍ਰੋਧ, ਮੋਹ ਕਾਬੂ ਵਿੱਚ ਆਇਆ ਰਹਿੰਦਾ ਹੈ। ਅਤੇ ਪ੍ਰਮਾਤਮਾ ਦੀ ਹਸਤੀ ਭੁੱਲਿਆ ਰਹਿੰਦਾ ਹੈ, ਸਾਨੂੰ ਜਾਣ ਕੇ ਚਾਹੀਦਾ ਹੈ ਕਿ ਸਰੀਰ ਵਿੱਚ ਉਹ ਰਹਿਣ ਵਾਲਾ ਨਹੀਂ ਹੈ ਪਰ ਮਨੁੱਖ ਇਸਦੇ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ ਇਹ ਤਾਂ ਇਸੇ ਵਿਵਹਾਰ ਵਾਲੀ ਰੇਤੇ ਵਿੱਚ ਸੁੱਤਿਆ ਹੋਇਆ ਸੁਪਨਾ ਹੈ ਇਸੇ ਤਰ੍ਹਾ ਉਹ ਆਪਣੇ ਆਪ ਨੂੰ ਮਨੁੱਖ ਵਿੱਚ ਰਾਤ ਸੁੱਤਿਆਂ ਜਿਹੜਾ ਸੁਪਨਾ ਆਉਂਦਾ ਹੈ, ਉਹ ਨੀਂਦ ਵਿੱਚ ਹਾਲਤ ਆਪਣੇ ਹਾਲਾਤ ਨੂੰ ਅਸਲੀ ਵਾਪਰ ਰਹੀ ਸੀ। ਸਮਝਦਾ ਹੈ, ਪਰ ਉਹ ਸੱਚੀ ਨਹੀਂ ਹੁੰਦਾ, ਜਿਸ ਤਰ੍ਹਾਂ ਬੱਦਲ ਦੀ ਛਾਂ ਇੱਕ ਟਿਕੀ ਨਹੀਂ ਰਹਿੰਦੀ, ਇਸੇ ਤਰ੍ਹਾ ਕੁੱਝ ਵੀ ਸੰਸਾਰ ਵਿੱਚ ਦ੍ਰਿਸ਼ ਟਿਕਿਆ ਨਹੀਂ ਰਹਿੰਦਾ, ਇਹ ਸਭ ਕੁੱਝ ਆਪਣੇ ਆਪ ਉੱਤੇ ਨਾਸ ਹੋ ਜਾਂਦਾ ਹੈ।

ਬੋਲੋ hello ਹਰਜੀਤ ਜੀ ਕਿਆ ਹਾਲ ਹੈ

ਬੱਸ ਬਹੁਤ ਵਧੀਆ ਹੋਰ ਬੱਚੇ ਠੀਕ ਠਾਕ ਨੇ

ਹੋਰ ਅੱਜਕਲ ਕਿੱਦਾਂ ਚੱਲਦਾ ਬੱਚਾ ਲਗਾ ਕੋਈ job ਤੇ ਕੇ ਨਹੀਂ ਹਾਂ ਦੇਖੋ ਹਲੇ ਤਾਂ plus two ਕੀਤੀ ਏ ਉਹਨੇ ਤੇ ਹਲੇ ਤਾਂ ਨਹੀਂ ਕਿੱਥੇ ਲੱਗਿਆ ਹੈਗਾ ਬਾਕੀ ਹਲੇ ਤਾਂ ਹੈ ਵੀ ਉਮਰ ਹਲੇ ਘੱਟ ਏ ਨਾ

ਹਾਂ ਉਹ ਤਾਂ ਹੈ but ਫੇਰ ਹਲੇ ਪੜ੍ਹਾਈ ਘੱਟ ਏ ਜਿੱਥੇ ਕਿੱਥੇ ਦੇਖੋ ਤਾਂ ਅਗਲਾ experience ਵੀ ਦੇਖਦਾ ਬੱਚੇ ਦਾ ਤੇ ਬਾਕੀ smart point ਚ training ਤਾਂ ਉਹਨੇ ਲੈ ਲਈ ਹੈਗੀ ਏ smart point ਜਿਹੜੇ ਆਪਣੇ ਖੁੱਲੇ ਹੋਏ ਨੇ mall shopping mall ਨੇ ਇੱਕ ਤਰ੍ਹਾਂ ਦੇ ਇਹ

ਉਹ ਅਠਾਰਾ ਸਾਲ ਦਾ ਬੱਚਾ ਹੋਵੇ ਨਾ ਤਾਂ joining ਕਰ ਲੈਂਦੇ ਨੇ ਹੈ ਤਾਂ ਦੇਖੋ training ਇੱਕ ਮਹੀਨੇ ਦੀ ਤਾਂ ਉਹ training ਹੀ ਦਿੰਦੇ ਨੇ

ਤੇ ਮੇਰੇ ਬੱਚੇ ਦੀ ਪੜ੍ਹਾਈ ਬਹੁਤ ਘੱਟ ਸੀ ਤੇ ਮੈ ਕਿਹਾ ਚਲੋ ਵੀ packing ਵਾਸਤੇ ਕਹਿੰਦੇ ਸੀ ਵੀ ਉੱਥੇ ਪੜ੍ਹਾਈ ਦੀ ਜਿਆਦਾ ਜਰੂਰਤ ਨੀਂ ਵੀ ਆਪਾਂ packing ਕਰਵਾ ਦਿੰਦੇ ਆ

ਕਿਉਂਕਿ packing ਚ ਪੜ੍ਹਨ ਲਿਖਣ ਦੀ ਐਡੀ ਲੋੜ ਨੀਂ ਪੈਂਦੀ ਹੋਰ ਬੰਦੇ ਬਹੁਤ ਹੁੰਦੇ ਏ ਉੱਥੇ labor ਬਹੁਤ ਹੁੰਦੀ ਜਿੰਨਾ ਨੇ ਨਹੀਂ ਪੜ੍ਹਾਈ ਕੀਤੀ ਤੇ labor ਦਾ ਕੰਮ ਕਰਦੇ ਨੇ

ਹਾਂ ਹਾਂ ਪਹਿਲੀ ਵਾਰੀ ਜਿਸ ਦਿਨ ਗਿਆ ਸੀ ਉਸ ਦਿਨ ਮੈਨੂੰ ਕਿਹਾ ਸੀ ਕੀ ਮੰਮੀ ਬੜਾ ਔਖਾ ਜਾ ਲੱਗਿਆ ਇੱਕ ਵਾਰੀ ਤੇ ਬਾਚੋ ਕਹਿੰਦਾ ਨਹੀਂ ਮੰਮੀ ਚੱਲ ਚੱਲ ਜੇਗਾ ਕੋਈ ਬਹੁਤਾ ਨਹੀਂ ਤਾਂ ਰਾਸ਼ਨ ਆਣ ਜੋਗੇ ਪੈਸੇ ਤਾਂ ਮਿਲ ਈ

ਅਹ brain ਚ ਪਏਗਾ ਬੱਚੇ ਦੇ ਆਉਣ ਜਾਣ ਦੇ ਨਾਲ ਬੱਚੇ ਨੂੰ ਪਤਾ ਵੀ ਲੱਗੇਗਾ ਦੁਨੀਆਦਾਰੀ ਬਾਹਰ ਕਿੱਦਾਂ ਤੇ ਘਰ ਆਪਾਂ ਕਿਵੇ ਰਹਿਨੇ ਆ ਰਹਿਣ ਸਹਿਣ ਦਾ ਗੱਲ ਬਾਤ ਕਰਨ ਦਾ ਹਨਾ

ਜਦੋਂ ਬੱਚਾ ਘਰ ਵਹਿਲਾ ਹੁੰਦਾ ਫੇਰ ਉਹ ਸਭ

ਕਹਿਲੋ ਬੱਚਾ ਜਦੋਂ income ਆਪਣੀ pocket money ਜਿਵੇਂ ਬੱਚਾ ਕੋਈ ਵੀ ਦਸ ਰੁਪਏ ਵੀ ਮੰਗਦਾ ਆਪਣੇ ਤੋਂ ਤਾਂ ਆਪਾਂ ਨੂੰ ਵੀ ਫੇਰ ਔਖਾ ਲੱਗਦਾ ਜਦ ਜਵਾਨ ਬੱਚਾ ਕੁੱਝ ਮੰਗੇ ਤਾਂ

ਤਾਂ ਇਹਦੇ ਨਾਲ ਇਹ ਏ ਕੇ ਬੱਚਾ ਥੋੜਾ ਕਮਾ ਕੇ ਲਿਆਏਗਾ ਘਰ ਤੇ ਘਰਦਿਆ ਨੂੰ ਵੀ

ਬੱਚੇ ਨੂੰ ਆਪਣੇ ਆਪ ਨੂੰ ਵੀ ਜਿੰਮੇਵਾਰੀ ਚੁੱਕਣ ਦਾ ਪਤਾ ਲੱਗ ਜਾਂਦਾ

ਕਿੰਨੀ ਮੁਸ਼ਕਿਲ ਨਾਲ ਸਵੇਰ ਤੋਂ ਜਾਂ ਕੇ ਦਸ ਘੰਟੇ ਦੀ job ਹੈਗੀ ਏ ਉੱਥੇ smart point ਚ

ਨੋਂ ਘੰਟੇ ਦਸ ਘੰਟੇ ਤਾਂ ਮਾਮੂਲੀ ਏ ਉੱਥੇ ਬੀ ਇੰਨਾ ਕ ਤਾਂ time ਤੁਹਾਨੂੰ ਉਹਨਾ ਨੇ ਲਗਵਾਨਾ ਈ ਲਗਵਾਨਾ ਹੈਗਾ ਹਾਂ ਉੱਥੇ ਜਾਣ ਆਣ ਚ time ਬਹੁਤ waste ਹੋ ਜਾਂਦਾ ਕੋਈ ਨਾ ਕੋਈ ਨਵਾ friend ਬਣਦਾ ਹਰ ਚੀਜ਼ ਨਵੀ ਸਿੱਖਣ ਨੂੰ ਮਿਲਦੀ ਏ ਉੱਥੇ ਬੱਚਿਆਂ ਚ ਬੈਠ ਕੇ ਤੇ labor ਦਾ ਕੰਮ ਕੋਈ ਇੱਡਾ ਜਿਆਦਾ ਮਾੜਾ ਨਹੀਂ ਹੈਗਾ

ਛੋਟਾ ਵੱਡਾ ਕੁੱਝ ਨੀਂ ਹੁੰਦਾ ਬੰਦੇ ਦੇ ਭਾਗ ਨੇ ਤੇ ਕੰਮ ਹਰ ਕਿਸੇ ਨੂੰ ਜਿੱਥੇ ਵੀ ਰੱਬ ਨੇ ਰੱਖਿਆ ਚੰਗਾ ਵਧੀਆ ਹੱਸ ਕੇ ਕਰੋ ਪਰ ਇੱਕ ਖੁਸ਼ੀ ਦੀ ਗੱਲ ਇਹ ਵੀ ਹੋਈ ਹੈਗੀ ਏ ਭਾਵੇ ਉਹ senior ਏ ਭਾਵੇ ਉਹ junior ਉੱਥੇ ਜਿਹੜਾ bonus ਕੱਟਦੇ ਏ ਉਦੋ ਬੜਾ ਫਾਇਦਾ ਹੁੰਦਾ

ਹਾਂ ਬੱਚਾ ਇੱਕ ਦੋ ਵਾਰੀ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਆਪਣੇ driver ਦਾ ਹੀ ਜਿਆਦਾ ਕੀਤਾ ਹੈਗਾ

ਉਹਦੇ ਨਾਲ ਨਾਲ ਕਈ labor ਦਾ ਵੀ ਕਰਨਾ ਪੈ ਜਾਂਦਾ

ਹੋਵੇ ਨਹੀਂ labor ਮਿਲਦੀ ਪਨਾ ਖੁਦ ਕਰਦੇ ਹੈਗੇ labor ਦਾ ਕੰਮ

ਪੰਜ ਚਾਰ ਸੋ ਰੁਪਇਆ ਇਸ ਤਰ੍ਹਾਂ ਬਣ ਜਾਂਦਾ ਗੱਡੀ ਖਾਲੀ ਖੁਲੀ ਕਰਨ ਦਾ ਕੋਈ ਇੱਡਾ ਔਖਾ ਨੀਂ ਲੱਗਦਾ

ਭਾਣਜਾ ਹੈਗਾ ਉਹਨੇ ਵਧੀਆ ਪੜ੍ਹਾਈ ਕੀਤੀ ਏ ਉਨੇ ITI ਵੀ ਕੀਤੀ ਹੋਈ ਏ ਉਹਦੇ ਬਾਅਦ ਉਹਨੇ ਕਈ company ਚ ਕੰਮ ਵੀ ਕੀਤਾ ਅੱਜਕਲ ਚੰਡੀਗੜ੍ਹ company ਦਾ ਸਾਇਦ ਮੈਨੂੰ ਨਾਮ ਨੀਂ ਪਤਾ ਵੀ ਕੀ ਹੈ ਅੱਛੀ salary ਦੇ ਰਹੇ ਉੱਥੇ ਤਿਹ ਬੱਤੀ ਹਜਾਰ ਰੁਪਇਆ ਉਹਦੀ salary ਬਣਦੀ ਪਈ bonus ਕਟਿਆ ਜਾਂਦਾ time to time ਘਰ ਆਉਂਦਾ

ਪਹਿਲਾਂ ਉਹ cycle ਤੇ ਜਾਂਦਾ ਸੀਗਾ ਤੇ ਉਤੋ ਬਾਅਦ ਕਹਿੰਦਾ ਮੈਂ motor cycle ਲੈਣਾ motor cycle ਲੈ ਲਿਆ ਤੇ motor cycle ਲੈਣ ਤੋਂ ਬਾਅਦ ਮੈਂ ਗੱਡੀ ਲੈਣੀ ਏ ਗੱਡੀ ਲੈ ਲਈ ਤੇ ਉਹਨੇ ਵਧੀਆ ਕੰਮ ਕੀਤਾ ਟਿਕ ਕੇ ਕੋਈ ਇਹ ਜਹੀ ਗੱਲ ਨਹੀਂ ਹੋਈ ਹੈਗੀ ਨਹੀਂ ਕੰਮ ਕਰਨਾ ਜਾਂ ਮੈਨੂੰ ਸ਼ਰਮ ਆਉਂਦੀ ਏ ਜਾਂ ਮੈਂ ਇੱਡੀ ਦੁਰ ਜਾਂਦਾ ਜਾਂ ਇੱਕਲਾ ਇਸ ਤਰ੍ਹਾਂ ਦਾ ਮਤਲਬ ਮੈਂ ਕਦੀ ਮਹਿਸੂਸ ਨੀਂ ਕੀਤਾ

ਨਹੀਂ ਤਾਂ ਕਈ ਬੱਚੇ ਕਹਿ ਦਿੰਦੇ ਨੇ ਕੇ ਸਾਨੂੰ ਦੋ ਚਾਰ ਦਿਨ ਜਾਂਦੇ ਨੇ ਫੇਰ ਕਹਿ ਦਿੰਦੇ ਨੇ ਸਾਨੂੰ ਆਹ ਨੀਂ ਚੰਗਾ ਲੱਗਿਆ ਤੇ ਉੱਥੇ ਆਹ ਨੀਂ ਸੋ ਤਰ੍ਹਾਂ ਦੇ ਬਹਾਨੇ ਏ